ਹਾਂ ਇਹ ਤਾ ਹੈ ਯਾਰ ਸਿਰਦਰਦੀ ਤਾ ਹੈ ਸਦਾ ਸਬ ਤੋਂ ਜਾਂਦਾ private ਕਮਾ ਚ ਪਤਾ ਪੰਗਾ ਕੀ ਆ ਸਾਨੂ ਛੁਟੀ ਨੀ ਮਿਲਦੀ specially holidays ਜਦੋ ਛੁਟੀ ਨੀ ਮਿਲਦੀ ਫਿਰ ਤਾ ਬੜਾ ਦਿਮਾਗ ਖਰਾਬ ਹੁੰਦਾ ਕੇ ਘਰਦਿਆਂ ਨਾਲ time spend ਕਰਨਾ ਸੀ ਪੁਰਾਣੀ ਯਾਦਾ ਤਜਿਆ ਕਰਨੀਆਂ ਸੀ ਯਾਰ ਹੁਣ ਤਾ ਬੇੜਾ ਗਰਕ ਹੀ ਹੋਇਆ ਪਿਆ ਨਾ part time ਤੇ ਛੁਟੀ ਮਿਲਦੀ ਆ part time ਚਲੋ ਤਾ ਮੇਰਾ side business ਹੀ ਆ ਜਿਹੜਾ full time job ਆ ਮੈਂ ਤਾ ਆਹੀ ਸੋਚਦਾ ਕੇ ਛੁਟੀ ਮਿਲਜੇ ਪਰ ਉਹ ਤਾ ਬਿਲਕੁਲ ਹੀ ਨੀ ਦਿੰਦੇ ਯਰ ਨਾ holidays ਦੀ ਦਿੰਦੇ ਆ ਨਾ ਮਤਲਬ festival ਤੇ holidays ਦਿੰਦੇ ਆ ਤੇ ਕਯੀ ਵਰੀ sundays ਨੂੰ ਵੀ ਕਮ ਕਰਨਾ ਪੈ ਜਾਂਦਾ ਸੋ ਇਸ ਕਰਕੇ ਬੜਾ ਜਾਂਦੇ busy ਹੁਨਾ ਬੜਾ ਦੁਖੀ ਹੁਨਾ

ਸਾਡਾ festival ਬੜਾ ਵੱਦੀਆਂ ਰਿਹਾ ਸੀ ਮੇਰੇ ਵਾਸਤੇ ਤਾ ਬੜਾ ਵੱਦੀਆਂ ਰਿਹਾ ਸੀ ਤੇਰ ਨਾਲ celebrate ਕੀਤਾ ਸੀ ਜੋ ਹਮ ਜਿਵੇ ਮੈਂ ਦੇਖਿਆ ਮੈਂ ਅੱਜ ਕਲ ਦੇ ਬੱਚਿਆਂ ਨੂੰ ਪੁੱਛਿਆ ਸੀ ਕੇ ਦਿਵਾਲੀ ਮਨੋਣੀ ਆ ਓਹਨੂੰ ਨੂੰ ਪਤਾ ਸੀ ਕੇ ਪਟਾਕੇ ਚਲੋਣੇ ਆ ਨੀ ਸੀ ਪਤਾ ਕੇ ਦਿਵਾਲੀ ਮਨਾਉਂਦੇ ਕਯੋ ਆ ਓਹੀ ਆ ਨਾ ਵੀ ਮੇਰੇ ਨਾਲ ਸੀ ਆਪ ਨੂੰ ਤਾ ਪਤਾ ਹੁੰਦਾ ਜਿਵੇ ਦੁਸਹਿਰਾ ਤੋਂ ਬਆਦ ਦੀਵਾਲੀ ਹੁੰਦੀ ਆ ਅੱਜ ਕਲ ਤਾ ਆਏ ਨੀ ਪਤਾ ਕੇ ਵਿੱਹ ਦਿਨ ਬਆਦ ਦਿਵਾਲੀ ਮਨਾਈ ਕਯੋ ਜਾਂਦੀ ਆ ਓਹੀ ਨਾ ਜਿਵੇ ਯਾਰ ਸਾਡੇ ਇਕ ਗੱਲ ਕਹਿ ਜਾਂਦੀ ਸੀ ਕੇ festival ਤੇ ਤਿਓਹਾਰ ਲਿਖਣਾ ਤਿਓਹਾਰ ਇਕ essay ਲਿਖਣਾ ਸਾਡੀ ਪਹੇਲੀਲੀਨੇ ਹੀ ਹੁੰਦੀ ਸੀ ਕੇ ਸਾਡਾ ਦੇਸ਼ ਆ festival ਦਾ ਦੇਸ਼ ਆ ਇਥੇ ਕੋਈ ਵੀ festival ਸਾਰੇ ਮਨਾਏ ਜਾਂਦੇ ਆ ਹੈ ਚਾਹੇ christans ਦਾ ਹੈ ਚਾਹੇ ਹਿੰਦੂ ਦਾ ਚਾਹੇ ਮੁੱਲੀਮ ਦਾ ਤੇ specially ਮੈਂ ਤਾ ਰਿਹਾ cantt area ਚ ਓਥੇ ਹਰ ਤਰਾਂ ਦੇ ਬੰਦੇ ਰਹਿੰਦੇ ਆ ਉਹ ਰਹਿੰਦੇ ਹੈ ਕਿ ਕਹਿੰਦੇ ਹਾਂ christans ਰਹਿੰਦੇ ਹਾਂ ਪੰਜਾਬੀ ਰਹਿੰਦੇ ਹਾਂ ਹਿੰਦੂ ਰਹਿੰਦੇ ਹਾਂ ਪੰਜੋ community ਦੇ ਰਹਿੰਦੇ ਹਾਂ, ਜਿਵੇ ਮੇਰਾ ਦੋਸਤ ਸੀਗਾ ਇਕ ਮੁਸਲਿਮ ਸੀਗਾ ਸਿੱਖ ਸੀਗਾ ਹਿੰਦੂ ਤਾ ਮਈ ਸੀਗਾ ਪੰਜਾਬੀ ਵੀ ਸੀ ਪੰਜਾਬੀ ਵੀ ਸੀ ਮਤਲਬ ਸਾਰੇ type ਦੇ ਸੀ ਜਦੋ ਕੋਈ ਪਹਿਲਾ ਤਿਓਹਾਰ ਆਉਂਦਾ ਸੀ ਮੈਂ ਜਾਣਾ ਹੀ ਪਹਿਲਾ festival ਆਂਦਾ ਸੀਗਾ ਕੋਈ ਵੀ festival ਆਨਾ ਮੈਂ ਜਾਣਾ ਹੀ ਜਾਣਾ ਹਰ ਇਕ ਦੋਸਤ ਕੇ ਇਕ ਜਾ ਰਿਹਾ ਮੈਂ ਇਹ ਧਰਮ ਨੀ ਮੈਂ ਨੀ ਜਾਣਾ ਸਾਡੇ india ਚ ਸਬ ਤੋਂ ਵਧੀਆ ਇਹ ਗੱਲ ਆ ਕੇ festival ਕੋਈ ਵੀ ਹੋਵੇ ਮੰਨਦੇ ਸਾਰੇ ਆ ਜਿਵੇ ਮੇਰਾ ਦੋਸਤ ਮੁਸਲਿਮ ਸੀਗਾ ਉਹ ਈਦ ਆਂਦੀ ਸੀਗੀ ਅਸੀਂ ਸਾਰੇ ਓਹਦੇ ਨਾਲ ਜਾਂਦੇ ਸੀ ਮਸਜਿਦ ਵਗੈਰਾ ਜਾਂਦੇ ਸੀਗੇ ਮੱਥਾ ਵਗੈਰਾ ਟੇਕਦੇ ਸੀ ਓਥੇ, ਤੇ ਮਤਲਬ ਸਾਰੀ ਚੀਜਾਂ ਅਸੀਂ ਸਿੱਖ ਵੀ ਸੀਗੇ, ਗੁਰਪੁਰਬ ਆਂਦੀ ਸੀ ਗੁਰਪੁਰਬ ਤੇ ਅਸੀਂ ਲੰਗਰ ਲਾਂਦੇ ਸੀਗੇ ਤੇ ਮਤਲਬ ਲੰਗਰ ਵਗੈਰਾ ਚ ਜਾ ਕੇ ਓਥੇ ਸੇਵਾ ਕਰਦੇ ਸੀ ਅਸੀਂ ਵੈਸੇ ਅਸੀਂ ਆਪਣੇ ਵੀ ਬੜੇ ਵੀ ਬੇ ਲੰਗਰ ਲਾਏ ਆ butspecially ਅਸੀਂ ਉਸ ਦੀ ਗੁਰਦਵਾਰੇ ਜਾ ਕੇ ਸੇਵਾ ਕਰਦੇ ਸੀ ਹਾਂ ਉਹ ਤਾ ਹੈਗੇ ਅਸੀਂ ਹਰ festival ਮੰਨਦੇ ਆ ਤੇ ਯਾਰ ਮਤਲਬ ਬੜੇ ਵਧੀਆ ਮੰਨਾਦੇ ਆ ਤੇ ਮਤਲਬ ਮੈਂ ਤਾ ਯਾਰ ਅੱਜ ਤਕ ਸਾਰੇ festival ਮਨਾਏ ਆ ਸਾਰੇ ਵੈਸੇ ਮਤਲਬ ਗੱਲ ਕਰੀਏ ਜਿਹੜਾ ਕ੍ਰਿਸਟੀਨ ਦਾ ਫੈਸਟੀਵਲ ਆਉਂਦਾ ਕਿ ਬੋਲਦੇ ਓਹਨੂੰ ਕ੍ਰਿਸਤਮਸ

ਕਿਉਂਕਿ ਉਹ ਮਤਲਬ ਇਨ੍ਹੇ ਵਧੀਆ ਤਰੀਕੇ ਨਾਲ present ਕੀਤਾ ਹੁੰਦਾ ਹਾਂ ਉਥੇ ਨਾ ਬੜਾ ਆਦਰ ਸਤਿਕਾਰ ਕੀਤਾ ਜਾਂਦਾ ਹੈ ਚਾਹੇ ਕੋਈ ਵੀ ਆ ਰਿਹਾ ਹੋਵੇ ਮੁਸਲਿਮ ਆਰੇ ਕੁਛ ਵੀ ਆ ਰੇ ਬਹੁਤ ਵਧੀਆ ਤਰੀਕੇ ਨਾਲ behaviour ਹੁੰਦਾ ਹੈ, ਬੜਾ ਵਧੀਆ interact ਕਰਦਾ ਹੈਂ ਸਾਡੇ ਮਤਲਬ ਮੈਂ ਤਾ ਯਾਰ ਹੁਣ ਓਥੇ ਵੀ ਜਾਂਦਾ ਹਾਂ ਗੁਰਦਵਾਰੇ ਹਰਿਮੰਦਰ ਸਾਹਿਬ ਵੀ ਗਿਆ ਕਾਫੀ ਵਰ ਵੈਸ਼ਨੂੰ ਮਾਤਾ ਤੇ ਮੈਂ ਜਾਂਦਾ ਹੀ ਰਹਿੰਦਾ ਹਾਂ ਮਤਲਬ ਹਰ ਸਾਲ ਜਾਂਦਾ ਆ ਪਰ ਇਹ ਨੀ ਕਲਾ ਮੈ ਹੀ ਜਾਂਦਾ ਹਾਂ ਮੇਰੇ ਸਾਰੇ ਦੋਸਤ ਵੀ ਜਾਂਦੇ ਹੈ ਫਿਲਹਾਲ ਤਾ ਮੈਂ ਹੀ ਸੋਚ ਰਿਹਾ ਕ ਦੀਵਾਲੀ ਤੇ ਕਿ gift ਲੈ ਕੇ ਜਾਈਏ ਕਿ ਦੀਵਾਲੀ ਚ ਆਨਾ ਹੈ ਮੈ ਇਹ ਸੋਚ ਰਿਹਾ ਕੁਛ tradition ਜੋ ਲੈ ਕੇ ਆਂਦੇ ਹੈ traditional ਜਾ gift ਰਹੇ ਤਾ ਜ਼ਿਆਦਾ ਵਧੀਆ ਹੈ ਸੀ ਚਲ ਤੂੰ ਦਸਦੇ ਕਿ ਪਸੰਦ ਆ ਤੈਨੂੰ ਮੈਂ ਉਹਦਾ ਦਾ ਲਿਆਂਦਾ ਹਾਂ ਓਹੀ ਨਾ ਮੈਂ ਥੋਨੂੰ ਦਸਣਾ ਕੇ ਜਿਵੇ ਪਹਿਲਾ ਹੁੰਦਾ ਸੀ ਮਤਲਬ ਹਰ ਕੋਈ ਜਾਂਦੈ ਸੀ ਇਕ ਦੂਜੇ ਦੇ ਘਰ ਦੀਵਾਲੀ ਤੇ ਮੈਂ ਵੀ ਜਾਂਦਾ ਸੀ ਸਾਰਿਆਂ ਦੇ ਘਰ ਤੇਰੇ ਘਰ ਆਉਂਦਾ ਸੀ ਸਬ ਦੇ ਪੈਰ ਵਗੈਰਾ touch ਕਰਨਾ, ਮਮੀ ਪਾਪਾ ਦੇ ਤੁਹਾਡੇ ਤੇ ਮਤਲਬ ਸਾਰਿਆਂ ਇਧਰ ਓਧਰ ਸਾਰਿਆਂ ਦੇ ਘੁੰਮਣਾ ਵਗੈਰਾ ਤੇ ਮਤਲਬ ਅਸੀਂ ਸਾਰੇ ਈ ਜਾਂਦੇ ਰਹੇ ਆ ਮੁੰਡੇ ਵਗੈਰਾ ਤੇ ਅੱਜ ਕੱਲ ਉਹ culture ਈ ਨਹੀਂ ਆ ਕੇ ਸਾਰੇ ਜਾਈਏ, ਸਾਰੇ ਬੱਚੇ ਜਾਣ ਤੇ ਇੱਕ ਦੂਜੇ ਦੇ ਘਰ ਜਾ ਕੇ ਓਹਨਾ ਦੇ parents ਵਗੈਰਾ ਦਾ ਮਤਲਬ ਉਹ ਕਰਨ interact ਕਰਨ ਓਹਨਾ ਨੂੰ ਤਾ ਇਹੀ ਆ ਕੇ ਆਪਣੇ ਮਾਂ ਬਾਪ ਬੋਲਦੇ ਆ ਕੇ ਹਾਂ ਤੁਸੀਂ ਆਪਣੇ ਆਪਣੇ ਕੋਠਿਆਂ ਤੇ festival ਵਗੈਰਾ celebrate ਕਰੋ ਬਸ ਇਹੀ ਕਾਫੀ ਆ ਤੁਹਾਡੀ ਨਾ ਅਵਾਜ ਨੀ ਆ ਰਹੀ ਤੇ ਹਾਂ ਤੁਹਾਡੀ ਅਵਾਜ ਰੁੱਕ ਗਈ ਸੀ ਹਨਜੀ ਹਨਜੀ ਹਮ ਓਹੀ ਆ ਮਤਲਬ festival ਮਨੋਉਣ, ਤੇ ਪਟਾਕੇ ਵਗੈਰਾ ਤਾ ਅਸੀਂ introduce ਕਰਵਾਇਆ ਆ ਅਸਲ ਤਾ ਦੀਵਾਲੀ ਦਾ ਮਤਲਬ main ਮਕਸਦ ਇਹ ਤਾ ਨੀ ਸੀ ਕ ਪਟਾਕੇ ਵਗੈਰਾ ਚਲਾਓ main ਮਕਸਦ ਅਹਿ ਸੀਗਾ ਕਿ intreact ਕਰੋ ਇਕ ਦੂਜੇ ਨਾਲ, ਪਿਆਰ ਮੇਲ ਪਿਆਰ ਵਗੈਰਾ ਵੱਧ ਦਾ ਸੀਗਾ ਇਕ ਦੂਜੇ ਦੇ ਘਰ ਜਾਓ ਮਿਲੋ ਜੁਲੋ ਰਿਸ਼ਤੇਦਾਰੀ ਵਧਾਓ ਰਿਸ਼ਤੇਦਾਰਾ ਦੇ ਜਾਓ mainfestival ਦਾ motive ਕਿ ਹੁੰਦਾ, mainfestivalmotive ਦਾ ਏਹੀ ਹੁੰਦਾ ਹੈ ਨਾ ਰਿਸ਼ਤੇਦਾਰਾ ਦੇ ਜਾਣਾ ਪਰ ਹੁਣ ਰਿਸ਼ਤੇਦਾਰਾ ਆ ਜਾ ਨਹੀਂ ਰਹੇ ਤਾ festival ਅਧੂਰਾ ਜਾ ਲੱਗਦਾ ਹੈਂ ਪਹਿਲਾ ਦੀ generation ਸੀਗੀ ਓਹਨਾ ਦਾ ਸਹੀ ਸੀ ਪਹਿਲਾ ਦੀ generation ਦਾ ਕ ਉਹਨਾਂ ਨੇ ਜਾਣਾਉਹਨਾਂ ਨੇ ਆਨਾ ਪਹਿਲਾ ਹੁਣ ਵੀ ਮੇਨੂ ਕਯੀ ਵਰ feel ਹੁੰਦਾ ਕ ਹੁਣ ਵੀ ਕੋਈ festival ਆਂਦਾ ਹੈ ਕਿ ਇਕ ਅੱਧਾ ਬੰਦਾ ਆਉਂਦਾ ਸਾਡੇ ਘਰ, ਇਕ ਅੱਧਾ ਰਿਸ਼ਤੇਦਾਰ ਆਉਂਦਾ ਪਰ ਪਹਿਲੇ ਹੁੰਦਾ ਸੀ ਪਹਿਲੇ ਪੂਰਾ ਦਾ ਪੂਰਾ ਘਰ fill ਹੁੰਦਾ ਸੀਗਾ, ਸੋਨ ਤਕ ਨੂੰ ਵੀ ਜਗਾਹ ਨੀ ਸੀ ਮਿਲਦੀ, cousions ਵਗੈਰਾ ਆਂਦੇ ਰਹਿੰਦੇ ਸੀਗੇ, ਜਿੰਦ ਤੁਸੀਂ ਆਂਦੇ ਸੀਗੇ, ਜਿਦਾ ਕੀਨੇ ਜਾਣੇ ਆਂਦੇ ਸੀਗੇ ਹੁਣ ਤਾ ਕੋਈ ਆਂਦਾ ਹੀ ਨੀ, ਬਸ ਕਾਲੇ ਬੈਠੇ ਰਹਿੰਦੇ

ਚਲੋ ਇਸੇ ਗੱਲ ਤੇ ਛੁੱਟੀ ਤਾ ਮਿਲੀ ਤਿੰਨ ਦਿਨ ਦੀ ਤੁਹਾਨੂੰ ਚਲੋ ਕੋਈ ਗੱਲ ਨੀ festival ਵੀ ਤਾ ਕਦੇ ਕਦੇ ਈ ਆਂਦੇ ਆ main ਯਾਰ ਸਾਡੇ festival ਦਾ ਓਹੀ ਕਰਦੇ ਆ festival ਇੱਕ ਪਹਿਚਾਣ ਹੁੰਦੀ ਆ ਸਾਡਾ ਦੇਸ਼ ਦੀ ਜਿਵੇ ਹੁਣ ਆਪਣਾ ਦੀਵਾਲੀ festival ਸਾਡਾ main ਹੈ ਦੀਵਾਲੀ ਫੈਸਟੀਵਲ ਬੜਾ ਵਧੀਆ ਹੁੰਦਾ ਸਬ ਤੋਂ ਜ਼ਿਆਦਾ ਸਾਡੇ ਲਈ ਦੀਵਾਲੀ ਇਸ ਕਰਕੇ ਮਨਾਇ ਜਾਂਦੀ ਹੈ ਕਿਉਂਕਿ ਅਸੀਂ ਹਿੰਦੂ ਹਾਂ ਤੇ ਹਿੰਦੂਆਂ ਲਈ ਦੀਵਾਲੀ ਬੜੀ ਜ਼ਰੂਰੀ ਆ ਕਿਓਕੇ ਉਸ ਦਿਨ ਰਾਮਚੰਦਰ ਜੀ ਵਾਪਿਸ ਆਏ ਸੀ ਬਨਵਾਸ ਕੱਟ ਕੇ ਤੇ ਮਤਲਬ ਸਬ ਕੁਛ ਖਤਮ ਸਬ clear ਕਰਕੇ ਵਾਪਿਸ ਆ ਗਏ ਸੀ ਰਾਮਚੰਦਰ ਜੀ ਆਏ ਸੀ

specially ਜਿਵੇ ਓ ਆ ਕਿ ਕਹਿੰਦੇ ਆ ਸਿੱਖ ਆ ਸਿੱਖਾਂ ਦਾ ਗੁਰੂਪੁਰਬ ਮਨਾਂਦੇ ਆ ਗੁਰੂ ਨਾਨਕ ਦੇਵ ਜੀ ਜਨਮ ਦਿਨ ਹੁੰਦਾ ਉਸ ਦਿਨ ਸ਼ਾਇਦ? ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੁੰਦਾ ਤੇ ਉੱਥੇ ਓਥੋਂ ਦੀ ਮਤਲਬ ਵਧੀਆ ਮਨਾਂਦੇ ਆ ਏਨਾ ਸਬ ਕੁਛ ਕਰਦੇ ਆ ਮੈਨੂੰ ਤਾ ਕਾਫੀ ਵਧੀਆ ਲੱਗਦਾ ਏਨੇ ਸਾਰੇ ਲੰਗਰ ਲੱਗਦੇ ਆ ਲੰਗਰ ਦਾ ਜਿਹੜਾ ਸਬ ਵਧੀਆ concept ਇਹ ਲੱਗਦਾ ਕੇ ਜਿਹੜੇ ਆਪਾ ਲੰਗਰ ਲਾਨੇ ਆ ਨਾ ਤੇ ਓਹਦਾ ਕਰਕੇ ਇਹ ਹੁੰਦਾ ਆ ਇਹ ਕਿ ਲੰਗਰ ਦਾ ਮਤਲਬ ਆਪਾ ਕਿਸੇ ਨੂੰ feed ਕਰ ਰਹੇ ਆ ਕਿਸੇ ਨੂੰ ਖਾਣਾ ਖਿਲਾ ਰਹੇ ਓਹਦਾ ਸਬ ਤੋਂ ਵੱਡਾ ਪੁੰਨ ਲੱਗਦਾ ਕਿਸੇ ਨੂੰ ਖਾਣਾ ਦੇਣਾ ਇੱਕ time ਦਾ ਈ ਸਹੀ ਨਾਲੇ ਏਦਾ ਤਾ ਇਹ ਵੀ ਆ ਨਾ ਕੇ ਸਬ ਤੋਂ ਵਧੀਆ ਪੰਗਾ ਮਤਲਬ ਪੰਗਾ ਨਹੀਂ ਆ ਸਬ ਤੋਂ ਵੱਡੀ ਇੱਕ ਸਬ ਤੋਂ ਅਜੀਬ ਤੇ ਵਧੀਆ ਮਤਲਬ ਵਧੀਆ ਵੀ ਏ

ਤੇ ਸਾਡਾ ਮੈਂ ਜਿਸ side ਤੋਂ ਬਿਲੋਂਗ ਕਰਦਾ ਬਠਿੰਡੇ ਤੋਂ ਬਿਲੋਂਗ ਕਰਦਾ ਸਾਡੇ ਵੈਸਾਖੀ ਤੇ ਪਤੰਗ ਉਡਾਏ ਜਾਂਦੇ ਆ ਤੇ ਵੈਸਾਖੀ ਹੁੰਦੀ ਸੀ ਵੈਸਾਖੀ ਦੇ ਦਿਨ ਵੈਸਾਖੀ ਤਾ ਮਨਾਈ ਜਾਂਦੀ ਸੀ ਕੇ ਕਣਕਾਂ ਵੰਡਣੀਆਂ start ਕਰ ਦਿੰਦੇ ਸੀਗੇ ਤਾ ਉਸ ਖੁਸ਼ੀ ਚ ਪਤੰਗ ਵਗੈਰਾ ਉਡਾਏ ਜਾਂਦੇ ਸੀਗੇ ਉਸ time ਜਿਵੇ ਜਿੰਨਾ ਵਧੀਆ ਤੁਸੀਂ ਲੋਹੜੀ ਤੇ ਜਿੰਨਾ ਵਧੀਆ celebrate ਕਰਦੇ ਓ ਨਾ ਪਤੰਗ ਉਡਾਂਦੇ ਰਹਿਣਾ, speaker ਲੱਗੇ ਰਹਿਣੇ ਸਾਡੇ ਵੀ ਸੇਮ ਹੁੰਦਾ ਸੀਗਾ ਜਿਵੇ ਸਾਰਾ ਦਿਨ ਪਤੰਗ ਮਤਲਬ ਵੈਸਾਖੀ ਵਾਲੇ ਦਿਨ ਸਾਰਿਆਂ ਨੇ ਪਤੰਗ ਉਡਾਉਣੇ ਤੇ ਮਤਲਬ DJ ਵਗੈਰਾ ਲੱਗੇ ਰਹਿਣੇ ਸੀਗੇ ਸਾਰਾ ਦਿਨ, ਸਾਰਾ ਦਿਨ ਮਤਲਬ ਸਾਰਾ ਦਿਨ ਅਸੀਂ ਸਾਰਾ ਦਿਨ ਪੂਰਾ enjoy ਕਰਦੇ ਸੀਗੇ ਰਾਤੀ ਘੁੰਮਣ ਵੀ ਜਾਂਦੇ ਸੀਗੇ ਹਾ ਮਤਲਬ ਓਹੀ ਦਾਸ ਰਿਹਾ ਆ ਨਾ ਕੇ ਹਰ ਜਗ੍ਹਾ ਤੇ, ਹਰ ਇਕ ਉਹ ਕੀ ਕਹਿੰਦੇ ਆ ਹਰ ਅਲੱਗ tradition ਦੇ ਸਾਬ ਨਾਲ ਅਲੱਗ ਤਰੀਕੇ ਨਾਲ celebrate ਕੀਤਾ ਜਾਂਦਾ ਯਾ ਮੇਰੀ ਇੱਕ ਉਹ ਆ sister ਆ ਉਹ ਨੇਪਾਲੀ ਆ

ਨਹੀਂ ਨਹੀਂ ਰੱਖੜੀ ਤੁਸੀਂ ਟਿੱਕਾ ਓਹਨਾ ਭਇਆ ਦੂਜ ਬੋਲ ਦੀਆ ਤੇ ਉਹ ਹੁੰਦਾ ਕੇ ਭਇਆ ਦੂਜ ਬੜੇ ਵਧੀਆ ਤਰੀਕੇ ਨਾਲ ਮਨਾਂਦੇ ਸੀਗੇ ਤੇਉਹ ਨੇਪਾਲੀ ਸੀਗੇ ਜਦ ਮੈਂ ਓਹਨਾ ਦੇ ਘਰ ਜਾਣਾ ਓਹਨਾ ਨੇ ਦਰਵਾਜ਼ੇ ਤੇ ਈ ਰੋਕ ਲੈਣਾ

ਕੀ ਕਹਿੰਦੇ ਆ ਮੁਸੀਬਤ ਵਗੈਰਾ ਕੁਛ ਆਏ ਤੇ ਜਿਹੜਾ ਜਿਵੇ ਭਰਾ ਦੀ ਜਾਨ ਤੇ ਸੰਕਟ ਵਗੈਰਾ ਆਂਦਾ ਤੇ ਓਹਨੂੰ ਜਿਹੜੇ ਲੈਣ ਆਂਦੇ ਦੂਤ ਵਗੈਰਾ ਉਹਨਾਂ ਦਾ ਸਿਰ ਫਾੜ ਦਿੰਦੇ ਇਕ ਭੈਣ ਉਹ ਚੀਜ਼ ਹੁੰਦੀ ਮਤਲਬ ਸੰਕਟ ਵਗੈਰਾ ਤੋੜ ਦਿੰਦੀ ਜਿਹੜੇ ਭਰਾ ਤੇ ਆਂਦੇ ਮੈਂ ਕਿਹਾ ਮਤਲਬ ਕਾਫੀ ਕਾਫੀ pure ਮੰਨਿਆ ਜਾਂਦਾ ਇਹਨਾਂ ਉਸ ਤੋਂ ਬਾਅਦ ਪੰਜ ਟਿੱਕੇ ਲਗਾਂਦੇ ਸੀ ਇੱਕ ਵੀ ਨੀ ਪੰਜ ਟਿੱਕੇ ਲਗਾਂਦੇ ਸੀਗੇ ਕੇ ਮਤਲਬ ਪਹਿਲਾ ਤਾ ਬਿਠਾਣਾ ਸਾਨੂੰ head cover ਕਰਨੇ ਤੇ ਫੇਰ ਸਾਡੇ ਮਤਲਬ ਤੇਲ ਲਗਾਨਾ ਕੰਨਾਂ ਤੇ ਕੰਨਾਂ ਤੇ ਤਾ ਪਤਾ ਨੀ ਸਿਰ ਤੇ ਮਾੜਾ ਹਲਕਾ ਹਕਲਾ ਫਿਰ ਉਸ ਤੋਂ ਬਾਅਦ ਸਿੰਦੂਰ ਲਗਾਨਾ ਮਤਲਬ ਸਿੰਦੂਰ head ਤੇ ਲਗਾਨਾ ਫੇਰ ਉਸ ਤੋਂ ਬਾਅਦ ਚਾਵਲ ਲਗਾਨੇ ਹਲਦੀ ਲਗਾਨੀ ਓਰ ਫੁਲ ਲਗਾਨੇ ਪੰਜ ਛੇ ਚੀਜ਼ ਲਗਾਂਦੇ ਸੀ ਤੇ ਏਦਾ ਨਹੀਂ ਛੋਟਾ ਜਿਆ ਟਿੱਕਾ ਲਗਾ ਕੇ ਛੱਡ ਦਿੰਨੇ ਆ ਉਹ ਕਾਫੀ ਵੱਡਾ ਟਿੱਕਾ ਹੁੰਦਾ ਜਿਵੇ ਹੁੰਦੀ ਆ ਕੀ ਵੱਡਾ ਵੱਡੀ ਬਿੰਦੀ ਕਾਫੀ ਮਤਲਬ ਤੁਸੀਂ ਦੇਖੀ ਹੋਣੀ ਆ ਕੇ ਕਾਫੀ ਵੱਡੀ ਬਿੰਦੀ ਹੁੰਦੀ ਆ large size ਦੀ ਹਾ

ਹਮ ਓਹੀ ਨਾ ਕਿ ਹਰ festival ਦਾ ਅਲੱਗ ਮਤਲਬ ਹੁੰਦਾ ਜਿਵੇ ਮੇਰੀ ਓਹੋ ਦੀਦੀ ਸੀਗੀ ਕਾਫੀ ਪਿਆਰ ਕਰਦੇ ਸੀਗੇ, ਤਾਹਿ by blood ਨਹੀਂ ਸੀਗੇ ਪਰ ਫੇਰ ਵੀ ਉਹਨੇ ਆਪਣੇ ਭਰਾਵਾਂ ਨਾਲ ਬਿਠਾ ਕੇ ਅਸੀਂ ਦੋ ਭਰਾ ਸੀਗੇ ਓਹਦੇ ਆਪਣੇ ਦੋ ਭਰਾ ਸੀਗੇ ਫੇਰ ਚਾਰਾ ਭਰਾਵਾਂ ਨੂੰ ਕੱਠੇ ਬਿਠਾ ਕੇ ਸਬ ਕਰਨਾ ਦਾ ਹੁੰਦਾ ਨੀ ਉਹ green ਜ grass ਘਾਹ ਵਗੈਰਾ ਬੋਲਦੇ ਜਿਨੂੰ ਜਿਨੂੰ ਉਹ ਘਾਹ ਵਗੈਰਾ ਨੂੰ ਪਰਿਬਹੁ ਬੋਲਦੇ ਸੀਗੇ ਉਹ ਤੇ ਹਾ ਫੇਰ ਉਹ ਕਾਫੀ pure ਮੰਨਿਆ ਜਾਂਦਾ ਉਹਨਾਂ ਵਾਸਤੇ ਤੇ ਉਹਦੇ ਨਾਲ ਉਹ ਜਿਵੇ ਪਾਣੀ ਦੇ ਛਿਟੇ ਗੰਗਾਜਲ special ਗੰਗਾਜਲ ਮੰਗਵਾਉਣਾ ਉਹਨਾਂ ਨੇ ਤੇ ਉਹਦੇ ਨਾਲ ਛਿਟੇ ਮਰਵਾਣੇ, ਮਤਲਬ

ਹਮ ਉਹ ਤਾ ਹੈ ਯਾਰ ਅੱਜ ਕੱਲ ਕੋਈ ਨੀ ਮੰਨਦਾ ਹੈਗਾ ਆਪਣੇ ਨੂੰ festival ਨੂੰ, ਪਹਿਲਾ ਦਾ time ਇਹ ਸੀ ਕੇ festival ਮਨਾਉਣੇ ਆ ਨਾ ਤਾ ਪਿਆਰ ਬਣਿਆ ਰਹਿੰਦਾ ਸੀਗਾ festival ਦਾ main ਚੀਜ਼ main ਕੰਮ ਇਹ ਸੀ ਕਿ ਪਿਆਰ ਬਣਾਉਣਾ ਸੀਗਾ ਹੁਣ festival ਈ ਨੀ ਮਨਾ ਰਹੇ ਆ ਪਿਆਰ ਕਿਥੋਂ ਬਣੂਗਾ ਓਹੀ ਨਾ ਕਿ ਅੱਜ ਕੱਲ courier ਈ ਕਰ ਦਿੰਦੇ ਆ ਰੱਖੜੀ ਕਿ ਹਾ ਵੀ ਮੈ ਤੈਨੂੰ ਭੇਜ ਤੀ ਆ ਰੱਖੜੀ ਤੂੰ ਪਾਲੀ ਪਰ ਯਾਰ ਜਦੋ ਸਾਹਮਣੇ ਬੈ ਕੇ ਬੰਦਾ ਪਾਂਦਾ ਆ ਨਾ ਤਾ ਉਹ ਇੱਕ ਅਲੱਗ feel ਹੁੰਦੀ ਆ ਕਿ ਹਾ ਇੱਕ ਭੈਣ ਇੱਕ ਭਰਾ ਨੂੰ ਰੱਖੜੀ ਬੰਨਦੀ ਆ ਤਾ ਉਹ ਚੀਜ਼ ਕਾਫੀ ਮਤਲਬ ਇਹ ਨੀ ਹੁੰਦਾ ਕਿ ਸਬ ਪੈਸੇ ਵਾਸਤੇ ਹੁੰਦਾ ਸਬ ਹੈ ਕਿ ਕਈ ਬੋਲਦੇ ਹੈ ਹੁਣ ਪੈਸੇ ਮਿਲਦੇ ਆ, ਛੋਟੇ ਹੁੰਦੇ ਤਾ ਭੈਣ ਇਹੀ ਸੋਚ ਕੇ ਖੁਸ਼ ਹੁੰਦੀ ਆ ਖਾਣ ਨੂੰ ਮਿਲੂ ਚੀਜ਼ੀ ਵਗੈਰਾ ਮਿਲੂ ਪੈਸੇ ਵਗੈਰਾ ਦੇਣਗੇ ਉਹ ਪਰ ਉਹ ਚੀਜ਼ ਜਦੋ ਵੱਡੇ ਹੁੰਨੇ ਆ ਨਾ ਉਹ ਚੀਜ ਸਮਝ ਆਂਦੀ ਹੈ ਉਸ ਚੀਜ ਦਾ ਮਤਲਬ ਕਿ ਹੈ ਜਾਗਰੂਕ ਦਾ ਕਰਨ ਦਾ ਮੈਂ ਏਦਾਂ ਇਹ ਬੋਲਦਾ ਕਿ ਬੱਚਿਆਂ ਨੂੰ ਬਾਹਰ ਕੱਢੋ ਜਿਵੇ ਵੀ ਆ ਘਰੋਂ ਬਾਹਰ ਕੱਡਿਆ ਜਾਏ ਬੱਚਿਆਂ ਨਾਲ ਖੇਡਣ ਦਿੱਤਾ ਜਾਏ ਜਿੰਨਾ ਸਖ਼ਤ ਬੰਦ ਕੀਤਾ ਜਾਏ ਉਹਨਾਂ ਵਧੀਆ ਹੁਣ ਜਿਵੇ ਰਾਮਲੀਲਾ ਦੇਖਣ ਵਗੈਰਾ ਮੈਨੂੰ ਤਾ ਨੀ ਲੱਗਦਾ ਕੋਈ ਬੱਚਾ ਜਾਂਦਾ ਹੋਊਗਾ specially ਜਿਵੇ ਸਾਡੇ time ਤੇ ਆ ਹੁਣ stage ਤੇ ਮਤਲਬ specially ਬੋਲ ਬੋਲ ਕੇ ਕਿਹਣਾ ਕਿ ਰਾਮਲੀਲਾ ਕਰਨੀ ਆ ਉਝ ਜਿਵੇ ਹੋ ਵੀ ਰਹੀ ਆ ਜਗਾਹ ਜਗਾਹ ਰਾਮਲੀਲਾ ਹੋ ਵੀ ਰਹੀ ਹੈ ਤੇ ਬੱਚੇ ਦੇਖਣ ਹਿਨੀ ਜਾ ਰਹੇ ਯਾਰ ਕਿ ਬੋਰਿੰਗ ਕੰਮ ਆ

ਸਾਡੇ ਨਾਲ ਦੇ ਬੱਚੇ ਹੈਗੇ ਆ ਜੋ ਆਂਦੇ ਈ ਨੀ ਕਿਉਂਕਿ ਜਦੋ ਮੈਂ ਆਣਾ start ਕੀਤਾ ਸੀ ਨਾ ਉਂਦੋ ਅੱਜ ਤੋਂ ਪੰਜ ਆ ਦਸ ਸਾਲ ਪਹਿਲਾ ਦੀ ਗੱਲ ਆ ਤੇ ਮੈਂ ਆ ਦੇਖਦਾ ਸੀਗਾ ਕਿ ਮੈਂ ਇਹ ਦੇਖ ਕੇ ਬੜਾ ਹੈਰਾਨ ਹੁੰਦਾ ਸੀਗਾ ਯਾਰ ਰਾਮਲੀਲਾ ਦੇਖਣ ਏਨੇ ਬੰਦੇ ਆਏ ਹੋਏ ਆ Covid ਕਰਕੇ ਇਹੀ ਆ ਬੰਦਿਆ ਦੇ ਮਨ ਚ ਡਰ ਬੈਠ ਗਿਆ ਕਿ ਜਿੰਨਾ ਕਿਸੇ ਦੇ ਪਾਸ ਜਾਵਾਗੇ ਉਹਨੀ ਬਿਮਾਰੀ ਲੱਗੂ ਕਿ ਅੱਜ ਕੱਲ ਬੰਦੇ hygen ਰਹਿਣਾ ਬੜਾ ਪਸੰਦ ਕਰਦੇ ਹੈਗੇ ਕਿ ਜਿਵੇ ਅਸੀਂ ਹੁਣ ਦੀਵਾਲੀ ਤੇ ਜਾ ਹੋਲੀ ਤੇ ਅਸੀਂ ਸਿਰਫ color ਹੀ ਤਾ uses ਕਰਦੇ ਨਹੀਂ ਸੀਗੇ ਅਸੀਂ ਤਾ ਮਤਲਬ ਚਿੱਕੜ ਵਗੈਰਾ ਚ ਵੀ ਸੁੱਟ ਦਿੰਦੇ ਸੀ ਇੱਕ ਦੂਜੇ ਨੂੰ ਹੁਣ ਜੇ ਕਿਸੇ ਨੂੰ ਚਿੱਕੜ ਚ ਸੁੱਟਤਾ ਤਾ ਉਹ ਲੜਾਈ ਲੈ ਲੂਗਾ ਉਹ ਤਾ ਹੈ ਮਤਲਬ ਸਾਡੇ ਤਾ ਯਾਰ ਇਹ ਸਬ ਹੋ ਰਿਹਾ ਜਿਵੇ ਹੁਣ ਜਿਵੇ ਕਿ ਵੱਡੇ ਬੁਜੁਰਗ ਨੀ ਹੈ ਕੱਲਾ ਰਿਹ ਰਿਹਾ ਤਾ ਕਰਕੇ ਮਤਲਬ ਕ ਹੁਣ ਯਾਰ ਹੁਣ ਮੈਂ ਹੁਣ ਕਿਸੇ ਨੂੰ ਕੀ ਬੋਲਾ ਮੈਂ ਹੁਣ ਹਰ ਦੀਵਾਲੀ celbrate ਕਰਨਾ ਕਾਫੀ time ਤੋਂ ਬੰਦ ਕੀਤਾ ਹੋਇਆ ਮੈਂ ਸੋਚਦਾ ਕੀ ਯਾਰ ਏਨੇ ਪਟਾਖੇ ਚਲਾਉਣ ਤੋਂ ਵਧੀਆ ਏਨੇ ਪੈਸੇ ਪਟਾਖਿਆਂ ਤੇ ਖਰਚਣ ਵਧੀਆ ਇਕ ਤਾ pollution ਹੋਊਗਾ ਉਪਰੋਂ ਦੀ ਪੈਸਿਆਂ ਦਾ wastage ਇਸ ਕਰਕੇ ਮੇਰੇ ਖਿਆਲ ਵਿਚ ਮੈਨੂੰ ਛੇ ਸੱਤ ਹੁਣ ਛੇ ਸੱਤ ਮਹੀਨੇ ਪਹਿਲਾ ਹੀ ਆਈ ਸੀ ਦੀਵਾਲੀ? ਤੇ ਉਸ time ਵੀ ਮੈਂ ਦੀਵਾਲੀ ਨਹੀਂ ਮਨਾਈ ਸੀ ਇਸ time ਵੀ ਮੈਂ ਸੋਚ ਰਿਹਾ ਕੇ ਪਰ ਮੇਰਾ ਇਹ ਸੀਗਾ ਕਿ ਮੈਂ ਕੁਛ ਹੋਰ plan ਕਰ ਰਿਹਾ ਸੀ ਕਿ ਕਿਸੇ ਹੋਰ ਖੁਸ਼ ਕਰਕੇ ਜਿਵੇ street ਚ ਬੱਚੇ ਹੁੰਦੇ ਆ ਉਹਨਾਂ ਵਾਸਤੇ food ਵਗੈਰਾ ਯਾ ਖਾਣਾ ਵਗੈਰਾ ਉਹਨਾਂ ਨੂੰ ਦੀਵਾਲੀ ਵਾਲੇ ਦਿਨ ਦੇ ਦਿੱਤਾ ਜਾਵੇ ਤਾ ਜ਼ਿਆਦਾ ਵਧੀਆ ਉਹ ਤਾ ਹੈ ਬਾਕੀ ਨਾਲੇ ਸਾਡੇ e ਹੈ festival ਹ ਨਾ ਇੱਕ ਦੂਜੇ ਨਾਲ ਆਪ ਨੂੰ ਉਹ ਕਰਦੇ ਆ connect ਕਰਦੇ ਹਿੰਦੂ, ਮੁਸਲਿਮ ਸਾਰਿਆਂ ਨੂੰ connect ਕਰਦੇ ਆ ਜਿਵੇ ਹੁਣ ਆਪਣੇ ਹਿੰਦੂਆਂ ਦਾ festival ਆ ਮੁਸਲਿਮ ਵੀ ਮਨਾਂਦਾ ਜੇਕਰ ਮੁਸਲਿਮ ਦਾ festival ਹੋਵੇ ਹਿੰਦੂ ਵੀ ਮਨਾਂਦਾ ਇਹਦੇ ਨਾਲ interaction ਈ ਵੱਧ ਰਹੀ ਆ ਕੁਛ ਬੁਰਾ ਰਾ ਨੀ ਹੋ ਰਿਹਾ main ਮਕਸਦ ਹੀ ਆ ਕੇ ਇੱਕ ਦੂਜੇ ਨਾਲ interaction ਵਧੇ ਪਿਆਰ ਬਣਿਆ ਰਹੇ ਆ festival ਇੱਕ ਅਜਿਹੀ ਚੀਜ਼ ਐ

ਮਤਲਬ ਇਹ ਆ ਕਿ ਸਾਡੇ ਕੋਲ ਜਦੋ budget ਬਚਦਾ ਨਾ ਹੋਵੇ ਕਈ ਵਾਰੀ ਐ ਕੇ ਮੇਰੇ ਕੋਲ budget ਹੈਗਾ extra ਪੈਸੇ ਹੈਗੇ ਆ ਤਾ ਲੰਗਰ ਲਾਣਾ ਮੈਂ ਇਕ ਦੋ ਵਾਰੀ ਲੰਗਰ ਲਗਵਾਇਆ ਹੈਂ, ਹਾਂ ਵੀ ਲੰਗਰ ਲਾਣਾ ਹੈਂ ਇਹ ਨੀ ਕਿ ਮੈਂ ਕੱਲੇ ਨੇ ਲਗਾਇਆ

ਹਾ ਉਹ ਤਾ ਹੈ ਵੈਸਾਖੀ ਦਾ ਮੇਲਾ ਵੀ ਤਾ ਲੱਗਦਾ ਐ ਜਗਾਹ ਜਗਾਹ ਨਾਲੇ ਇਹ ਆ ਕਿ ਵੀ ਮੈਂ ਤਾ ਜਾਂਦਾ ਹੀ ਰਹਿੰਦਾ ਹੈ ਮੈਂ ਮੇਲੇ ਵਗੈਰਾ ਦਾ ਬੜਾ ਸ਼ੋਕ ਹੈ spectially ਵੈਸਾਖੀ ਦਾ ਮੇਲਾ, ਕਿਉਕਿ ਉਹ ਕਾਫੀ ਵਧੀਆ ਉਹ ਨਾ ਇੱਕ simple ਮੇਲੇ ਹੁੰਦੇ ਵੈਸਾਖੀ ਦਾ ਮੇਲਾ ਕਾਫੀ ਵੱਡੇ ਉਸ ਤੇ ਹੁੰਦਾ ਕਾਫੀ ਵੱਡੀ ਜਗਾਹ ਤੇ ਹੁੰਦਾ ਤੇ ਕਾਫੀ ਵਧੀਆ ਚੀਜ਼ਾਂ ਹੁੰਦੀਆਂ ਸ਼ਿਨਜ ਵਗੈਰਾ ਹੁੰਦੀ ਆ ਕਾਫੀ ਝੂਲੇ ਵਗੈਰਾ ਲੱਗਦੇ ਆ ਤੇ ਪਰ ਵੈਸਾਖੀ ਦਾ ਮੇਲਾ ਜਿਹੜਾ ਵੇਖਣ ਦਾ ਮਜ਼ਾ ਈ ਅਲੱਗ ਹੁੰਦਾ

ਹੁਣ ਜੇ ਮੈਂ plan ਕਰ ਰਿਹਾ festival ਵਾਸਤੇ ਮੈਂ ਸੋਚ ਰਿਹਾ ਕਿ ਛੁੱਟੀ ਮਿਲੇ ਤਾ ਮੈਂ ਦੁਬਾਰਾ ਤੁਹਾਡੇ ਕੋਲ ਆ festival ਮਨਾਵਾ ਦੇਖਦੇ ਆ ਜੀ ਦੱਸੋ ਤੁਸੀਂ ਕੀ ਚਾਹੀਦਾ ਥੋਨੂੰ ਵੈਸੇ ਦੀਵਾਲੀ ਕਾਫੀ ਦੂਰ ਆ

ਚਲੋ ਠੀਕ ਆ ਦੀਵਾਲੀ ਤੇ ਤੁਹਾਨੂੰ ਪੰਜਾਬੀ traditional suit ਮਿਲ ਜੂਗਾ ਫੇਰ ਮੈਂ ਦੀਵਾਲੀ ਠੀਕ ਆ ਜੀ ਮੈਂ ਆਉਣ ਲੱਗਾ ਤੁਹਾਡੇ ਲਈ ਲੈ ਕੇ ਆਊਂਗਾ ਬਾਕੀ ਦੀਵਾਲੀ ਤੇ ਛੁੱਟੀ ਮਿਲਜੇ ਮੈਂ ਹੀ ਸੋਚ ਰਿਹਾ ਕਿ ਬਸ ਛੁੱਟੀ ਮਿਲਜੇ ਤਾ ਜ਼ਿਆਦਾ ਵਧੀਆ ਕਿਉਂਕਿ ਇਸ ਦੀਵਾਲੀ ਤੇ ਵੀ ਕਾਫੀ problem ਨਾਲ ਛੁੱਟੀ ਮਿਲੀ ਸੀ

ਸੁਭਾਸ਼ ਚੰਦਰ ਬੋਸ ਦਾ ਜਨਮ ਕਦੋ ਹੋਇਆ ਸੀ?

ਉਹ ਇੱਕ ਬਹੁਤ ਹੀ ਚੰਗੇ ਵਕੀਲ ਸਨ ਅਤੇ ਇੱਕ ਬਹੁਤ ਹੀ ਕਾਮਯਾਬ ਪਰਿਵਾਰ ਹੈ, ਉਹ ਚੋਦਾਂ ਬੱਚਿਆਂ ਦੇ ਪਰਿਵਾਰ ਵਿੱਚੋਂ ਨੋਵਾਂ ਸੀ। ਸੁਭਾਸ਼ ਬੋਸ ਦੀ ਕੀ ਭੂਮਿਕਾ ਸੀ? ਸੁਭਾਸ਼ ਬੋਸ ਦੀ ਭੂਮਿਕਾ ਬਾਰੇ ਮੈ ਤੁਹਾਨੂੰ ਇਹ ਦੱਸਾਂਗੀ ਕਿ ਉਹਨਾਂ ਨੇ ਕੁਛ ਸਮਾਂ ਆਪਣਾ ਕਲਕੱਤਾ ਦੇ ਵਿੱਚ CEO ਬਣਕੇ ਕੰਮ ਕੀਤਾ, ਉੱਨੀ ਸੌ ਪੱਚੀ ਵਿੱਚ ਰਾਸ਼ਟਰਵਾਦੀਆਂ ਦੇ ਇੱਕ ਗੇੜ੍ਹ ਵਿਚ ਬੋਸ ਨੂੰ ਮਿਲਾਇਆ ਗਿਆ ਅਤੇ ਮੈਂਡਲੇ ਵਿੱਚ ਕੰਮ ਕੀਤਾ, ਜਿੱਥੇ ਉਸ ਨੂੰ ਦਾ ਸਕਰਮਨ ਹੋਇਆ ਸੋ ਬੋਸ ਜੋਤ ਦੇ ਮੋਤੀ ਲਾਲ ਨੇਹਰੁ ਨਾਲ

ਕਲਕੱਤਾ ਤੋਂ ਸੁਭਾਸ਼ ਚੰਦਰ ਬੋਸ ਨੂੰ ਕਿਵੇਂ ਸਮਝਿਆ ਗਿਆ ਸੀ? ਕਲਕੱਤਾ ਤੋਂ ਬੋਸ ਨੂੰ ਸਤਾਰਾਂ ਜਨਵਰੀ ਉੱਨੀ ਸੌ ਇੱਕਤਾਲੀ ਅਪ੍ਰੈਲ ਦੀ ਰਾਤ, ਜਨਵਰੀ ਵਿੱਚ ਉਸ ਦੇ ਅਹਿਲ road ਵਾਲੇ ਘਰ ਤੋਂ ਸਵਾਗਤ ਚੋਂਕ ਸੀ, ਉਸ ਦੇ ਭਤੀਜੇ ਸ਼ਿਰਸੀਰ ਕੁਮਾਰ ਨੇ ਬਾਦਸ਼ਾਹ ਨਾਲ ਅਤੇ ਫਿਰ ਗੋਮੋਹ railway station ਮੋਜੂਦਾ ਨਿਯਾਮੀ ਨਿਯਾਮ ਨਾਜਰੀ ਚੰਦਰ ਬੋਸ ਗੋਮੋਹ ਦੀ ਵੇਖੇ ਦਿਵਾ ਰਖਿਆ ਹਮੇਸ਼ਾ ਬਿਹਾਰ, ਬਾਅਦ ਵਿੱਚ ਝਾਰਖੰਡ ਰਾਜ ਵਿੱਚ। ਦਰ~ ਦਰਜੀ ਸਭ ਤੋ ਵਧੀਆ better ਕਿਉਂ ਹੈ? ਉੱਨੀ ਸੋ ਬਤਾਲੀ ਵਿੱਚ ਉਸ ਨੂੰ ਜੁਆਰੀ ਵਿੱਚ ਆਜਾਦ ਹਿੰਦ ਫੋਜ਼ ਦੇ ਨੇਤਾ ਜੀ ਦਾ ਖਿਤਾਬ ਮਿਲਿਆ। ਉਸ ਦਾ ਜੀਵਨ ਇੱਕ ਮਹਾਨ ਉਦਾਹਰਣ ਹੈ, ਜਿਸ ਤੋਂ ਮੁਸਲਮਾਨ ਅਮੀਰ ਬਹੁਤ ਸਾਰੇ ਸਬਕ ਸਿੱਖ ਸਕਦੇ ਹਨ, ਉਹ ਮੰਨ ਗਿਆ ਸ਼ਿਸ਼ਟਾਚਾਰ, ਬਰਾਬਰੀ ਅਤੇ ਸੁਤੰਤਰ ਸਪਸ਼ਟ ਟੀਚਿਆਂ ਵਿੱਚ ਇੱਕ ਤੇ ਪੱਕੇ ਵਿਸ਼ਵਾਸ ਨਾਲ ਇੱਕ ਨਿਰਸਵਾਰਥ ਅਤੇ ਪ੍ਰੇਰਨਾਦਾਇਕ ਮੁਲਾਕਾਤ ਹੈ। ਕਰਨਾਜੀ ਇੱਕ ਅਨੁਯਾਈ ਹੈ। ਜੀ ਹਾਂ, ਵਰਜੀ ਕੁਦਰਤ ਭਾਰਤ ਨੂੰ ਆਦਮ ਸ਼ਕਤੀ ਦੇ ਅਧਿਆਪੇ ਅਧਿਆਤਮਿਕ ਰਾਸ਼ਟਰ ਵਜੋਂ ਮੰਨਦਾ ਸੀ, ਭਾਵੇਂ ਉਹ ਉੱਨੀ ਸੋ ਚੁਤਾਲੀ ਵਿੱਚ ਭਾਰਤ ਨੂੰ ਆਮ ਹਾਲਾਤ ਰਾਹੀਂ ਆਜ਼ਾਦ ਕਰਵਾਉਣਾ ਵਿੱਚ ਕਾਮਯਾਬ ਨਹੀ ਹੋ ਸਕਿਆ ਪਰ ਉਸ ਨੇ ਆਸ ਨਹੀ ਛੱਡੀ ਉਸ ਨੇ ਸਾਡੇ ਮੈਂਬਰਾਂ ਨੂੰ appeal ਕੀਤੀ ਸਕਾਰਾਤਮਕ ਵੱਲੋ ਅਤੇ ਦੇਸ਼ ਲਈ ਜੋ ਉਹ ਕਰ ਸਕਦੇ ਹਨ ਉਹ ਕਰਦੇ ਰਹੋ। ਵਰਾਜੀ ਗਾਂਧੀ ਨਾਲੋ ਬੇਹਤਰ ਕਿਉਂ ਸੀ? ਚਾਰਜ ਦਾ ਬੇਦਖ਼ਲ ਕਰਨ ਲਈ ਅਹੰਸਕ ਅੰਦੋਲਨ ਪ੍ਰਤੀ ਪ~ ਮਹਾਤਮਾ ਗਾਂਧੀ ਦੀ ਪਹੁੰਚ ਤੋਂ ਵੱਖਰਾ ਸੀ ਨਿਜ਼ੀ ਦਾ ਮੰਨਣਾ ਸੀ ਕਿ ਅਹਿੰਸਾ ਆਦਰਸ਼ ਹੋ ਸਕਦੀ ਹੈ ਪਰ ਧਰਮ ਨਹੀ। ਰਾਸ਼ਟਰੀ ਅੰਦੋਲਨ ਨੂੰ ਹਿੰਸਾ ਛੱਡਣੀ ਚਾਹੀਦੀ ਹੈ ਪਰ ਲੌੜ ਪੈਣ ਤੇ ਲੋਕ ਹਥਿਆਰ ਦਾ ਸਹਾਰਾ ਲੈ ਸਕਦੇ ਹਨ। ਵਰਾਜੀ ਕਿੰਨ ਭੁੱਲ, Man in the ਨਾਜੀ era, the individual life of poor ਸੁਭਾਸ਼ ਚੰਦਰ ਬੋਸ ਉੱਨੀ ਸੋ ਇਕਤਾਲੀ ਉੱਨੀ ਸੋ ਤਰਤਾਲੀ ਅਤੇ ਜਾਪਾਨੀ ਕਬਜ਼ੇ ਵਾਲੇ ਏਸ਼ੀਆ ਉੱਨੀ ਸੌ ਤਰਤਾਲੀ, ਉੱਨੀ ਸੌ ਪੰਤਾਲੀ ਅਤੇ ਆਜ਼ਾਦ ਫੌਜ ਦੇ ਗਠਨ ਵੱਲ ਵਧਣਾ। ਬੋਸ ਨੂੰ ਪ੍ਰਸ਼ਾਸਨ ਦੀ ਉਪਾਧੀ ਕਿਸਨੇ ਦਿੱਤੀ? ਵਿਖਿਆ ਵੀ~ ਵਿਆਖਿਆ ਨੋਬੇਲ ਪੁਰਸਕਾਰ ਜੇਤੁ ਰਬਿੰਦਰ ਨਾਥ ਟੈਗੋਰ ਨੇ ਦੇ ਦੇ ਲੋਕਾਂ ਲਈ ਕੀਤੀਆਂ ਸੇਵਾਵਾਂ ਲਈ ਸੁਭਾਸ਼ ਚੰਦਰ ਬੋਸ ਨੂੰ ਦੇ ਦਾ ਖ਼ਿਤਾਬ ਦਿਤਾ ਸੀ ਸੁਭਾਸ਼ ਦਾ ਐਲਾਨ ਕਿਉਂ ਕੀਤਾ ਗਿਆ ਸੀ? ਸੁਭਾਸ਼ ਚੰਦਰ ਬੋਸ ਇਕ ਮਹਾਨ ਵਿਅਕਤੀ ਸਨ ਉਹਨਾਂ ਦੇ ਦੇਸ਼ਵਾਸੀ ਉਹਨਾਂ ਨੂੰ ਨੇਤਾ ਜੀ ਇਸ ਲਈ ਬੁਲਾਉਂਦੇ ਸਨ ਕਿਉਂਕਿ ਉਹ ਉਹਨਾਂ ਨੂੰ ਆਪਣੇ ਸਹੀ ਰਸਤੇ ਤੇ ਦੇਖਣਗੇ ਉਹ ਬਿਪਤਾ ਵਿੱਚ ਵੀ ਇਕ ਲੰਬੇ ਸਹੀ ਮਾਰਗ ਵਾਂਗ ਹੈ ਵਰਜੀ ਦਾ ਮਨਪਸੰਦ ਗੀਤ ਕਿਹੜਾ ਹੈ? ਵਰਜੀ ਦਾ ਮਨਪਸੰਦ ਗੀਤ ਇੱਕ ਸਥਾਨਕ ਗ੍ਰਾਮੋਫੋਨ company ਹੈ ਜਿਸ ਨੇ ਸੇਲਾ ਦੇ ਮਨਪਸੰਦ ਗੀਤਾਂ ਨੂੰ ਪੇਸ਼ ਕਰਦੇ ਹੋਏ ਚਲੋ ਸਿਰਲੇਖ ਦੀ ਇੱਕ ਵਿਸ਼ੇਸ਼ album ਜਾਰੀ ਕੀਤੀ ਸੁਭ ਸੁਖ ਚੈਨ ਦੀ ਤੇ ਜਨ ਗਨ ਮਨ ਜੈਸੇ ਹੀ ਧੁੰਨ ਵਿੱਚ ਸ਼ਾਮਿਲ ਹੈ

ਸੁਭਾਸ਼ ਚੰਦਰ ਬੋਸ ਦੀ ਸ਼ਿਲਪਕਾਰੀ ਦੀ ਪ੍ਰਸ਼ੰਸ਼ਾ ਕੀਤੀ ਗਈ ਸੀ ਮੈ ਸਭ ਤੋ ਵੱਧ ਗੁਣਵਣਤਾ ਸ਼ਕਤੀਸ਼~ ਸ਼ਕਤੀਸ਼ਾਲੀ ਸਮ~ ਸਨਮਾਨਯੋਗ ਵਿਕਲਪ ਸੀ ਦੇਸ਼ਭਗਤੀ ਸੁਭਾਸ਼ ਬੋਸ ਇੱਕ ਦੇਸ਼ ਭਗਤ ਸਨ ਅਤੇ ਮਹਾਤਮਾ ਗਾਂਧੀ ਨੇ ਉਸਨੂੰ ਦੇਸ਼ ਭਗਤਾਂ ਦਾ ਦੇਸ਼ਭਗਤ ਲੇਖਕ ਕਿਹਾ ਸੀ ਪ੍ਰੇ~ ਪ੍ਰੇਰਨਾਦਾਇਕ ਉਹ ਰਾਜਾ ਹੈ

ਜੀ ਹਾਂ, ਬੋਸ, ਮੋਹਨਦਾਸ ਗਾਂਧੀ ਅਤੇ ਜਵਾਹਰ ਲਾਲ ਨੇਹਰੂ ਦੀ ਉੱਨੀ ਸੋ ਸੰਤਾਲੀ ਵਿੱਚ ਅਹਿੰਸਕ ਜਵਾਬ ਮੁਕਦਮੇ ਦੇ ਨਤੀਜੇ ਪ੍ਰਾਪਤ ਕਰਨ ਦੇ ਪ੍ਰਸਤਾਵ ਬਾਰੇ report ਸ਼ੈਰ

ਦੇਸ਼ 'ਚ ਸਭ ਤੋਂ ਵਧਿਆ ਸ਼ੋਸ਼ਣ। ਮਹਾਤਮਾ ਗਾਂਧੀ ਇੱਕ civil ਵਕੀਲ ਉਤਸਾਹੀ ਰਾਸ਼ਟਰਵਾਦੀ ਅਤੇ ਮਤਾ ਅਧਿਕਾਰੀ ਸੀ ਸੁਭਾਸ਼ ਚੰਦਰ ਬੋਸ ਬਿਨਾਂ ਸ਼ੱਕ ਇੱਕ ਇਤਿਹਾਸ ਦੇ ਸਭ ਤੋਂ ਮਹਾਨ ਸੁਤੰਤਰ ਆਦਮੀ ਸਨ। ਭਗਤ ਸਿੰਘ, ਸਰਦਾਰ ਬਲਵ ਭਾਈ ਪਟੇਲ, ਜਵਾਹਰ ਲਾਲ ਨੇਹਰੂ, ਬਾਲ ਗੰਗਾਧਰ ਤਿਲਕ, ਲਾਲਾ ਲਾਜਪਤਰਾਇ, ਰਾਣੀ ਲਕਸ਼ਮੀ ਬਾਈ, ਇਹ ਸਾਰੇ ਵੀ ਇਸ ਵਿੱਚ ਆਉਂਦੇ ਨੇ। ਵਰਜੀ ਦਾ ਨਾਅਰਾ ਕੀ ਸੀ? ਵਰਜੀ ਸੁਭਾਸ਼ ਚੰਦਰ ਬੋਸ ਜਯੰਤੀ ਦੋ ਹਜਾਰ ਬਾਈ ਚੋਣ ਨਾਅਰਾ ਮੁਜੇ ਖੂਨ ਦੋ, ਜੇ ਤੁਮੇ ਆਜ਼ਾਦੀ ਦੂੰਗਾ ਹਿੰਦ ਆਜ਼ਾਦੀ ਨਹੀ ਦਿਤੀ ਜਾਂਦੀ ਲਈ ਲੈ ਲਈ ਜਾਂਦੀ ਹੈ ਮੈਨੂੰ ਖੂਨ ਦਿਓ ਮੈਂ ਸ਼ਾਂਤ ਹੋ ਜਾਵਾਂਗਾ। ਵਰਜੀ ਦਾ ਜਨਮ ਦਿਨ ਕਿਉਂ ਮਨਾਇਆ ਜਾਂਦਾ ਹੈ?

ਵਰਜੀ ਕਿੰਨੀ ਵਾਰ ਜੇਲ੍ਹ ਗਿਆ? ਲੜਾਈ ਉਹ ਗਿਆਰਾਂ ਵਾਰ ਜੈ ਜੈ ਖੇਡ ਰਿਹਾ ਸੀ ਅਤੇ ਉਸਨੂੰ ਤਾਇਪੇ ਦੇ ਇੱਕ ਬੱਚੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਯਾਦ ਕੀਤਾ ਗਿਆ ਸੀ। ਵਰਜੀ ਕਿਸਨੇ ਜਿੱਤੀ? ਭਾਰਤ ਸਰਕਾਰ ਵੱਲੋਂ ਹਰ ਸਾਲ ਤੇਈ ਜਨਵਰੀ ਨੂੰ ਨਤੀਜੇ ਸੁਭਾਸ਼ ਚੰਦਰ ਬੋਸ ਨੇ ਜਨਮਦਿਨ ਦੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ ਨੂੰ ਬਚਣ ਲਈ ਮਦਦ ਕਰਨ ਲਈ ਤੇ ਆਪਣੇ ਵਿਦਿਆਰਥੀਆਂ ਨੂੰ ਕਿਉਂ ਕੁੱਟਿਆ? ਆਪਣੇ ਤਰੀਕੇ ਨਾਲ ਹਰਾਇਆ ਕੁੱਟਣ ਦੇ ਨਸਲਵਾਦੀ ਆਪਣੇ ਵਿਦਿਆਰਥੀਆਂ ਪ੍ਰਤੀ ਅਪਮਾਨਜ~ ਵਿਵਹਾਰ ਦੇ ਨਤੀਜੇ ਵੱਜੋਂ ਸੁਭ~ ਸੁਭਾਸ਼ ਅਤੇ ਹੋਰ ਮਹਤਵਪੂਰਨ ਤਾਂ ਸਿਆਸਤਦਾਨਾਂ ਨੇ ਕਥਿੱਤ ਤੌਰ ਤੇ ਸਰੀਰਕ ਤੌਰ ਤੇ ਹਮਲਾ ਕਰਨਾ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਕਾਨੂਨੀ ਪੌੜੀ ਤੋਂ ਬਾਹਰ ਕੱਢਣਾ ਹਾਲਾਂਕਿ ਇਹ ਖਾਸ ਬ੍ਰਿਟਿਸ਼

ਵਰਜੀ ਕਿੰਨੀ ਵਾਰ ਜੇਲ੍ਹ ਗਿਆ? ਲੜਾਈ ਉਹ ਗਿਆਰਾਂ ਵਾਰ ਜੇ ਜਲ ਖੇਡਦਾ ਰਿਹਾ ਸੀ ਅਤੇ ਉਸਨੂੰ ਤਾਇਪੇ ਦੇ ਇੱਕ ਬੱਚੇ ਵਿੱਚ ਸ਼~ ਸ਼ੱਕੀ ਹਾਲਾਤਾਂ ਵਿੱਚ ਯਾਦ ਕੀਤਾ ਗਿਆ ਸੀ। ਵਰਜੀ ਕਿਸਨੇ ਜਿੱਤੀ?

ਭਾਰਤ ਨੂੰ ਗੁਪਤ ਤੌਰ ਤੇ ਬਾਹਰ ਕਿਉਂ ਰੱਖਿਆ ਜਾਵੇਗਾ? ਭਾਰਤ ਨੂੰ ਲੋਹੇ ਦੇ ਕਪੜੇ ਯੂਰਪ ਦੇ ਕਹਿਰ ਤੋਂ ਬਚਾਉਣ ਲਈ ਜਾਪਾਨੀ ਜਾਪਾਨੀ ਨਿਰਦੇਸ਼ਕਾਂ ਨੇ ਵੱਖ ਵੱਖ ਮਜੂਰੀਆਂ ਦੇ ਹਵਾਈ ਜਹਾਜ਼ ਨੂੰ ਮੋੜ ਦਿਤਾ। ਉਸ ਨੂੰ ਆਪਣੇ ਪੰਜ ਹਿੱਸਿਆਂ ਦੀ ਪੇਸ਼ਕਸ ਕੀਤੀ ਅਤੇ ਇੱਕ ਨੂੰ ਉਸ ਵਿੱਚ ਸ਼ਾਮਲ ਹੋਣ ਲਈ ਦਿੱਤਾ, ਗੁਪਤ ਵਜੋਂ ਬਣਾਈ ਰੱਖਿਆ ਜਦੋਂ ਦੂਜੇ ਦੇਸ ਨੇ ਉਹਨਾਂ ਨੂੰ ਬਣਾਇਆ ਹੈ ਆਪਣੇ ਵਿਦਿਆਰਥੀ ਨੂੰ ਕਿਉਂ ਕੁੱਟਿਆ? ਸੁਭਾਸ਼ ਨੇ ਤੋ ਨਸਲਵਾਦੀ ਉਸ ਪ੍ਰਤੀ ਅਪਮਾਨ ਜ~ ਜਨਕ ਵਿਵਹਾਰ ਸੁਭਾਸ਼ ਤੇ ਸਰੀਰਕ ਤੌਰ ਤੇ ਹਮਲਾ ਕਰਨ ਅਤੇ ਸਭ ਤੋਂ ਮਹੱਤਵਪੂਰਨ ਸਿੱਖਿਆ ਅਧਿਆਪਕ ਅਤੇ ਉਸਦੇ ਪ੍ਰਧਾਨਗੀ ਦਾ ਦ~ ਦੋਸ਼ ਲਗਾਉਣ ਬਾਰੇ ਲਿਖਿਆ, ਕਿਹਾ ਜਾਂਦਾ ਹੈ ਹਾਲਾਂਕਿ ਇਹ ਬਿੱਟ ਸ਼ਾਇਦ ਬਿਲਕੁਲ ਖਾਸ ਨਹੀਂ ਹੈ। ਹਾਂਜੀ ਬਾਈ ਜੀ ਕੀ ਹਾਲ ਚਾਲ ਹੈ। ਠੀਕ ਹੈ sir ਵਧੀਆ, ਆਪਣੀ ਸੁਣਾਓ ਕੀ ਹਾਲ ਚਾਲ ਹੈ ਜੀ। ਬਸ ਇੱਥੇ ਹੀ ਹੋਰ ਘਰ ਬਾਰ ਠੀਕ ਠਾਕ ਸਭ ਕੁਛ।

ਊਂ ਬਸ time ਹੀ ਨੀ ਲੱਗਦਾ ਯਾਰ ਕੰਮਾਂ ਕਾਰਾਂ ਦੇ ਵਿੱਚ ਹੀ ਇੰਨਾ busy ਹੁੰਦੇ ਹੈਗੇ ਆ ਗੇ ਨਾ ਕੋਈ ਸਮੇਂ ਦਾ ਪਤਾ ਲੱਗਦਾ ਹੈ ਇੱਕ ਔਰ ਤੁਹਾਨੂੰ ਪਤਾ ਹੀ ਹੈਗਾ ਹੈ time ਵੀ ਥੋੜ੍ਹੇ ਇਹੋ ਜਿਹੇ ਚੱਲ ਰਹੇ ਹੈਗੇ ਆ ਗੇ। ਹਾਂ ਇਹ ਤਾਂ ਹੈ ਹੀ ਇਸ ਤਾਂ time ਤਾਂ ਸਾਰੇ ਸਾਰੇ ਹੀ ਅੱਜ ਕੱਲ੍ਹ busy ਚੱਲੀ ਜਾਂਦਾ schedule ਹੈ ਕਿ ਨਹੀਂ।

ਹੋਰ ਫਿਰ ਕੋਈ ਕੀ ਖੈਰ ਖ਼ਬਰ ਦੁਨੀਆਂ ਦਾਰੀ ਦੀ। ਦੁਨੀਆਂ ਦਾਰੀ ਦੀ ਖ਼ਬਰ ਸਬਰ ਬਸ ਠੀਕ ਆ ਜੀ ਅੱਜ ਆਪਾਂ ਦੇਖ ਲੈਂਦੇ ਹਾਂ ਗੱਲ ਬਾਤ ਕਰ ਲੈਂਦੇ ਹਾਂ ਤੇ ਧਰਮ ਦੇ according ਦੇਖ ਲੈਂਦੇ ਹਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਹੈ ਅਹ ਪੰਜਾਬ ਇੱਕ ਅਜਿਹਾ ਦੇਸ ਆਪਣਾ ਅਜਿਹਾ ਸੂਬਾ ਹੈਗਾ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ ਹਮੇਸ਼ਾ ਗੁਰੂਆਂ ਪੀਰਾਂ ਦੇ ਨਾਮ ਨਾਲ ਮਸ਼ਹੂਰ ਹੈਗਾ ਗਾ। ਹਾਂਜੀ ਹਾਂਜੀ। ਤੇ ਆਹ ਹੁਣ ਤੁਹਾਨੂੰ ਵੀ ਪਤਾ ਹੀ ਆ ਦਿਨ ਲੰਘ ਕੇ ਗਏ ਹੈਗੇ ਆ ਗੇ ਅਹ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਛੋਟੇ ਸਾਹਿਬਜ਼ਾਦਿਆਂ ਦਾ ਬਹੁਤ ਹੀ ਜਾਣੀਕਿ ਆਪਣੇ ਉਹਨਾਂ times ਦੇ ਵਿੱਚ ਇੱਕ ਅਹ ਬਹੁਤ ਪ੍ਰਸਿੱਧ ਯੋਧੇ ਸੀਗੇ।

ਹਾਂ ਹਾਂ ਸ਼ਹੀਦੀ ਜੋੜ ਮੇਲਾ। ਜਿਹੜਾ ਕਿ ਮਤਲਬ ਕਿ ਕਾਫ਼ੀ ਜਗ੍ਹਾ ਤੇ ਅਹ ਪ੍ਰਸਾਦੇ ਵਗ਼ੈਰਾ ਲੰਗਰ ਵਗ਼ੈਰਾ ਵੀ ਸਕਾਈ ਜਾਂਦੇ ਆ ਚਾਹ ਪਾਣੀ ਆਹ ਮੈਂ ਹੁਣ,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 ਜਿਨੁ ਆਪਣੇ ਜਿਹੜੇ ਲੋਕ ਹੈਗੇ ਹੈ ਮਤਲਬ ਕਿ ਦਿਖਾਵਾ ਜ਼ਿਆਦਾ ਕਰਦੇ ਹੈ ਧਰਮਾਂ ਦਾ ਵੀ ਅਸੀਂ ਜੀ ਫਲਾਣੇ ਧਰਮ ਨੂੰ ਮੰਨਦੇ ਹਾਂ,

ਦਸਾਂ ਨੋਹਾਂ ਦੀ ਕਿਰਤ ਕਮਾਈ ਕਰੇ ਹੈ ਕਿ ਨਹੀਂ ਕਿਸੇ ਨੂੰ ਮਤਲਬ ਕਿ ਮਾੜਾ ਚੰਗਾ ਨਾ ਕਵੇ ਚਲੋ ਜੇ ਆਪਾਂ ਕਿਸੇ ਦਾ ਚੰਗੇ ਨੀ ਕਰ ਸਕਦੇ ਬੁਰਾ ਵੀ ਨਾ ਕਰੋ, ਹਨਾ।

ਇਹ ਨੀ ਹੈਗਾ ਵੀ ਕਿ ਸਾਰੇ ਮਾੜੇ ਹੈ। ਵੀ ਹੈਗੇ ਨੇ ਪਰ ਆਪਾਂ ਗੱਲ ਕਰਦੇ ਹਾਂ ਮਾੜਿਆਂ ਦੀ ਵੀ ਜਿਹੜੇ ਮਤਲਬ ਕਿ ਧਰਮ ਦਾ ਦਿਖਾਵਾ ਕਰਦੇ ਆ ਕਿਉਂਕਿ ਉਹਦੇ ਨਾਲ ਕੀ ਹੈ ਕਿ ਇੱਕ ਬੰਦਾ ਜਦੋਂ, ਕੋਈ ਇੱਕ ਚੀਜ਼ ਗ਼ਲਤ ਕਰ ਦਿੰਦਾ ਹੈ ਤੇ ਸਾਰੇ ਲੋਕਾਂ ਦੇ ਦਿਮਾਗ 'ਚ ਇਹ ਆ ਜਾਂਦਾ ਵੀ ਇਸ ਧਰਮ ਦੇ ਲੋਕ ਤਾਂ ਮਾੜੇ ਹੈ ਹਨਾ ਜਿਵੇਂ ਕੋਈ ਕਹਾਵਤ ਹੈ ਵੀ ਇੱਕ ਮਛਲੀ ਮਤਲਬ ਕਿ ਮਤਲਬ ਕਿ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ ਜਿਹੜੀ ਜੋ ਵੀ ਹੈ। ਤੇ ਸੋ ਇਹ ਚੀਜ਼ਾਂ ਅੱਜ ਕੱਲ੍ਹ ਬਹੁਤ ਚੱਲ ਰਹੀਆਂ ਨੇ ਵੀ ਕਿਸੇ ਦੇ ਧਰਮ ਨੂੰ ਨੀਵਾਂ ਦਿਖਾਉਣਾ ਤੇ ਉੱਤੋਂ ਕਹਿਣਾ ਵੀ ਸਾਡੇ ਧਰਮ 'ਚ ਆਹ ਸੀਗੇ ਤੁਸੀਂ ਆਹ ਅਪਣਾਓ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 ਹਾਂ ਬਿਲਕੁਲ ਮੈਂ ਤੇ sir ਜੀ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹੈਗੇ ਹਾਂ ਕਿਉਂਕਿ ਧਰਮ ਜਿਹੜਾ ਹੈਗਾ ਗਾ ਬਹੁਤ ਥਾਵਾਂ ਤੇ ਇਹ ਚੀਜ਼ਾਂ ਚੱਲ ਰਹੀਆਂ ਹੈਗੀਆਂ ਪਰ ਇਸਦੇ ਨਾਲ ਨਾਲ ਜੇ ਦੇਖਿਆ ਜਾਵੇ ਤਾ ਆਪਣਾ ਜਿਹੜਾ ਇੱਕ ਭਾਰਤ ਦੇਸ ਹੈਗਾ, ਠੀਕ ਹੈ ਇਹ ਇੱਕ ਧਰਮ ਨਿਰਪੱਖ ਦੇਸ ਹੈਗਾ ਇਹਦੇ ਵਿੱਚ ਜਿੰਨੇ ਵੀ ਧਰਮ ਹੈਗੇ ਆ ਚਾਹੇ,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 ਠੀਕ ਆ ਹਰ ਇੱਕ ਲੋਕਾਂ ਨੂੰ ਆਪ~ ਆਪਣੇ ਆਪਣੇ ਧਰਮ ਦੇ ਵਿੱਚ ਅਹ ਜਿਊਣ ਦੇ ਲਈ, ਠੀਕ ਆ ਧਰਮ ਨੂੰ ਉੱਚਾ ਚੁੱਕਣ ਦੇ ਲਈ ਜੋ ਆਪਣੇ ਮੋਢੀ ਹੁੰਦੇ ਹੈਗੇ ਆ ਮੂਹਰੇ ਪ੍ਰਚਾਰ ਵਗ਼ੈਰਾ ਕਰਦੇ ਹੈਗੇ ਆ ਹਰ ਇੱਕ ਇਨਸਾਨ ਆਂ, ਚਾਹੇ ਹਿੰਦੂ ਆ, ਹੋਰ ਚਾਹੇ ਮੁਸਲਮਾਨ ਆਂ ਚਾਹੇ ਸਿੱਖ ਆ ਚਾਹੇ ਇਸਾਈ ਆ,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

ਜੋ ਕਿ ਹਰ ਇੱਕ ਨੂੰ ਚਲੋ ਬਣਦਾ ਵੀ ਹੈ ਤੇ ਕਰਨਾ ਵੀ ਚਾਹੀਦਾ ਗਾ ਠੀਕ ਹੈ ਜੇ ਇਸ ਦੇ ਅਨੁਸਾਰ ਹੀ ਆਪਾਂ ਇੱ~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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਗੁਰੂਆਂ ਤੱਕ ਹਰ ਇੱਕ ਗੁਰੂ ਨੇ ਸਿੱਖ ਧਰਮ ਦੇ ਅਨੁਸਾਰ ਅਹ ਲੋਕਾਂ ਨੂੰ ਕਿਰਤ ਕਰੋ, ਵੰਡ ਛਕੋ ਦਾ ਜਿਹੜਾ ਕੰਮ ਕਾਰ ਹੈਗਾ ਉਹ ਦਿੱਤਾ ਗ ਧਰਮ ਦੇ ਨਾਲ ਨਾਲ ਉਹਨਾਂ ਨੇ ਕਿਰਤ ਕਰਨੀ ਵੀ ਦੱਸੀ ਹੈਗੀ ਆ, ਉਸਨੂੰ ਉਹ ਕਹਿੰਦੇ ਸੀ ਵੀ ਕਿਸੇ ਦਾ ਚੋਰੀ ਨਾ ਕਰੋ।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 ਜੀ ਜੀ। ਤਾਂ ਇਸਦੇ ਨਾਲ ਨਾਲ ਆਪਾਂ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਧਰਮ ਹੈਗੇ ਆ ਗੇ ਅਲੱਗ ਅਲੱਗ ਆਪਣਾ ਪ੍ਰਚਾਰ ਵੀ ਕਰਦੇ ਹੈਗੇ ਆ, ਜਿਹੜੇ ਉਹਨਾਂ ਦੇ ਇਸ time ਮੋਢੀ ਹੈਗੇ ਆ